ਔਰ ਇਹਦੇ ਮਹਿਲਾਉ ਕੇ ਪੰਜਾਹ ਪਰਸੈਂਟ ਡਿਸਕਾਊਂਟ ਵੀ ਆ।

ਔਰ ਇਧਰ ਬਹੁਤ ਹੀ ਸਵਾਦਿਸ਼ਟ ਮਿਠਾਈਆਂ ਦਿਸ ਰਹੀ ਜੈਸੇ ਰਸਗੁੱਲੇ ਗੁਲਾਬ ਜਾਮੁਨ ਬੇਸਨ ਔਰ ਲੱਡੂ ਮੋਤੀਚੂਰ ਲੱਡੂ --

ਜਿਹ ਕੋਈ ਗਾਵ ਜਿਹਾ ਕਿਨਾਰਾ ਲਗਿਆ ਕਰੋ ਆ ਇਹਦੇ ਦੂਰ ਦੂਰ ਚ ਘਰ ਔਰ ਸੜਕ ਭੀ ਲੱਗੀ ਰੀ ਜਾਣੇ ਔਰ ਸੜਕ ਕਿਨਾਰੇ ਇੱਕ ਗੱਡੀ ਵੀ ਖੜੀ ਰਹੀ।

ਹਰੇ ਰੰਗ ਵਾਲੀ ਰੇਲਿੰਗ ਜਿਹੀ ਲਗਾਈ ਹੁਈ ਔਰ ਹਰੀ ਛੱਤਰੀ--

ਪਰ੍ਹੇ ਪਰ੍ਹੇ ਬਹੁਤ ਸਾਰੀ ਝਾੜੀ ਆਈ ਆ ਪੇੜ ਲਗ ਰਹੀ ਆ।

ਸਾਮਣੇ ਇੱਕ ਘਰ ਜਿਹਾ ਦਿਸਾ ਕਰੋ ਹੈ ਜਿਸਾ ਪਾਂਦੇ ਹਰੇ ਰੰਗ ਰੀ --

ਇੱਧਰ ਕੋਈ ਕਮਿਸਟਰੀ ਦੁਕਾਨ ਆ ਸਾਹਮਣੇ ਲੈਪਟੋਪ ਖੋਲ ਰਹੀ ਔਰ ਕੈਲਕੁਲੇਟਰ ਵੀ ਰੱਖੀ ਰਾ।

ਸੈਨੀਟਾਈਜ਼ਰ ਬੋਤਲ ਹੀ ਔਰ ਬਹੁਤ ਸਾਰੀਆਂ ਦਵਾਈ ਰੱਖ ਰੱਖੀ ਆ।

ਡਾਂਸ ਲੱਗ ਰਹੀ ਆ ਸਾਹਮਣੇ ਬਹੁਤ ਵੱਡਾ ਜਾ ਸ਼ੀਸ਼ਾ ਹੈ।

ਇਸਤਾ ਮਤਲਬ ਆ ਆਪਰ ਵਾਸਨ।

ਹੋਰ ਇੱਕ ਮਾਣੋਓ ਆ ਇਹਦੇ ਹੋਰ ਸਾਈਡਾਂ ਤੇ ਲਿਖ ਰੱਖਿਆ--

ਜੋ ਕਿ ਬੰਦ ਕਰ ਰਾਖਿਆ ਔਰ ਇਹ ਦੇਖ ਪੰਖਾਂ ਏ ਲੱਗਰਿਆ।

ਮਾਨੋ ਬੈਠੀ ਰੇ ਖਾਣਾ ਖਾਣੇ ਇਹਦੇ ਖਾਣੇ ਪੀਣੇ ਕਾ ਸਮਾਨ ਮਿਲੋ ਅੱਛੀ ਅੱਛੀ ਮਿਠਾਈਆਂ ਮਿਲੋ ਜਹਾ।

ਔਰ ਚਾਕਲੇਟ ਵਗੈਰਾ ਵੇਰੀਟੀ ਵੇਰੀਟੀ ਕੀ ਚੀਜ਼ੇ ਮਿਲਤੀ ਹੈ।

ਇਹ ਕੋਈ ਸੜਕ ਕਰਨਾਲ ਲਈ ਫੋਟੋ ਈ--